ਦਿੱਖ ਰਹੇ ਹਨ ਇੱਕ ਔਟੋ ਵਿੱਚ ਇੱਕ ਆਦਮੀ ਬੈਠਾ ਹੈ।

ਕੁਰਸੀ ਉੱਤੇ ਇੱਕ ਕੁੜੀ ਬੈਠ ਕੇ ਕਾਪੀ ਤੇ ਕੁਛ --

ਤਸਵੀਰ ਵਿੱਚ ਲਵ ਫਿਟਨੈਸ ਕਲੱਬ --

ਪੋਸਟਰ ਲੱਗੇ ਹੋਏ ਹਨ ਤੇ ਇੱਕ ਮੋਟਰਸਾਈਕਲ ਖੜੀ ਹੈ।

ਤਸਵੀਰ ਵਿੱਚ ਇੱਕ ਮੇਜ ਦਿਖ ਰਿਹਾ ਹੈ।

ਤੇ ਤਿੰਨ ਚਾਰ ਕੁਰਸੀਆਂ ਵੀ ਪਈਆਂ ਹੋਈਆਂ ਹਨ।

ਸਾਰੇਆ ਨੇ ਮੁੱਹ ਉਤੇ ਰਂਗ ਲਗਾਯਾ ਹੋਆ ਹੈ।

ਤੇ ਇੱਕ ਲੜਕੀ ਕੁਰਸੀ ਓੱਤੇ ਬੈਠੀ ਹੋਈ ਹੈ।

ਜਿੱਥੇ ਬਹੁਤ ਸਾਰੇ ਰੰਗ ਬਿਰੰਗੇ ਸੂਟ --

ਤੇ ਇੱਕ ਨੀਲੇ ਰੰਗ ਦਾ ਪਲਾਸਟਿਕ ਦਾ--

ਤੇ ਇੱਕ ਮੋਟਰਸਾਈਕਲ ਖੜੀ ਦਿੱਖ ਰਹੀ ਹੈ।

ਹੋਰ ਗੱਡੀਆਂ ਖੜੀਆਂ ਦਿਖ ਰਹੀਆਂ ਹਨ।